ਮੇਰੇ ਪਿਆਰੇ ਦੇਸ਼ਵਾਸੀਓ ਇਸ ਵਾਰ 26 ਜਨਵਰੀ ਦੀ ਪਰੇਡ ਬਹੁਤ ਹੀ ਸ਼ਾਨਦਾਰ ਰਹੀ ਪਰ ਸਭ ਤੋਂ ਜ਼ਿਆਦਾ ਚਰਚਾ ਪਰੇਡ ਵਿੱਚ ਵੂਮੈਨ ਪਾਵਰ ਨੂੰ ਦੇਖ ਕੇ ਹੋਈ ਜਦੋਂ ਕਰਤਵਯ ਪਥ ਤੇ ਕੇਂਦਰੀ ਸੁਰੱਖਿਆ ਬਲਾਂ ਅਤੇ ਦਿੱਲੀ ਪੁਲਿਸ ਦੀਆਂ ਮਹਿਲਾ ਟੁਕੜੀਆਂ ਨੇ ਮਾਰਚ ਪਾਸਟ ਸ਼ੁਰੂ ਕੀਤਾ ਤਾਂ ਸਭ ਮਾਣ ਨਾਲ ਭਰ ਉੱਠੇ ਮਹਿਲਾ ਬੈਂਡ ਦਾ ਮਾਰਚ ਦੇਖ ਕੇ ਉਨ੍ਹਾਂ ਦਾ ਜ਼ਬਰਦਸਤ ਤਾਲਮੇਲ ਦੇਖ ਕੇ ਦੇਸ਼ਵਿਦੇਸ਼ ਚ ਲੋਕ ਝੂਮ ਉੱਠੇ ਇਸ ਵਾਰ ਪਰੇਡ ਚ ਮਾਰਚ ਕਰਨ ਵਾਲੇ 20 ਦਸਤਿਆਂ ਵਿੱਚੋਂ 11 ਦਸਤੇ ਮਹਿਲਾਵਾਂ ਦੇ ਹੀ ਸਨ ਅਸੀਂ ਦੇਖਿਆ ਕਿ ਜੋ ਝਾਕੀ ਨਿਕਲੀ ਉਸ ਚ ਵੀ ਸਾਰੀਆਂ ਮਹਿਲਾ ਕਲਾਕਾਰ ਹੀ ਸਨ ਜੋ ਸੱਭਿਆਚਾਰਕ ਪ੍ਰੋਗਰਾਮ ਹੋਏ ਉਸ ਚ ਵੀ ਕਰੀਬ ਡੇਢ ਹਜ਼ਾਰ ਬੇਟੀਆਂ ਨੇ ਹਿੱਸਾ ਲਿਆ ਸੀ ਕਈ ਮਹਿਲਾ ਕਲਾਕਾਰ ਸ਼ੰਖ ਨਾਦ ਸਵਰਮ ਅਤੇ ਨਗਾੜਾ ਜਿਹੇ ਭਾਰਤੀ ਸੰਗੀਤ ਵਾਦ ਯੰਤਰ ਵਜਾ ਰਹੀਆਂ ਸਨ ਡੀ
ਨੇ ਜੋ ਝਾਕੀ ਕੱਢੀ ਉਸ ਨੇ ਵੀ ਸਾਰਿਆਂ ਦਾ ਧਿਆਨ ਖਿੱਚਿਆ ਉਸ ਚ ਵਿਖਾਇਆ ਗਿਆ ਕਿ ਕਿਵੇਂ ਨਾਰੀ ਸ਼ਕਤੀ ਜਲ ਥਲ ਆਕਾਸ਼ ਸਾਈਬਰ ਅਤੇ ਸਪੇਸ ਹਰ ਖੇਤਰ ਚ ਦੇਸ਼ ਦੀ ਸੁਰੱਖਿਆ ਕਰ ਰਹੀ ਹੈ 21ਵੀਂ ਸਦੀ ਦਾ ਭਾਰਤ ਅਜਿਹੇ ਹੀ ਵੂਮਨ ਲੇਡ ਡਿਵੈਲਪਮੈਂਟ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ

ਦੇ ਬਹਿਰਾਈਚ ਚ ਸਥਾਨਕ ਚੀਜ਼ਾਂ ਦੇ ਇਸਤੇਮਾਲ ਨਾਲ ਬਾਇਓ ਫਰਟੀਲਾਇਜ਼ਰ ਅਤੇ ਬਾਇਓ ਪੈਸਟੀਸਾਈਡ ਤਿਆਰ ਕਰਨ ਵਾਲੀਆਂ ਮਹਿਲਾਵਾਂ ਬਾਰੇ ਪਤਾ ਲਗਿਆ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਨਿਬੀਆ ਬੇਗਮਪੁਰ ਪਿੰਡ ਦੀਆਂ ਮਹਿਲਾਵਾਂ ਗਾਂ ਦੇ ਗੋਹੇ ਨਿਮ ਦੀਆਂ ਪੱਤੀਆਂ ਅਤੇ ਕਈ ਤਰ੍ਹਾਂ ਦੇ ਚਿੱਕਿਸਤਕ ਪੌਦਿਆਂ ਨੂੰ ਮਿਲਾ ਕੇ ਬਾਇਓ ਫਰਟੀਲਾਇਜ਼ਰ ਤਿਆਰ ਕਰਦੀਆਂ ਹਨ ਇਸੇ ਤਰ੍ਹਾਂ ਇਹ ਮਹਿਲਾਵਾਂ ਅਦਰਕ ਲਸਣ ਪਿਆਜ਼ ਅਤੇ ਮਿਰਚ ਦਾ ਪੇਸਟ ਬਣਾ ਕੇ ਆਰਗੈਨਿਕ ਪੈਸਟੀਸਾਈਡ ਵੀ ਤਿਆਰ ਕਰਦੀਆਂ ਹਨ ਇਨ੍ਹਾਂ ਮਹਿਲਾਵਾਂ ਨੇ ਮਿਲ ਕੇ ਉੱਨਤੀ ਜੈਵਿਕ ਇਕਾਈ ਨਾਂ ਦਾ ਇੱਕ ਸੰਗਠਨ ਬਣਾਇਆ ਹੈ ਇਹ ਸੰਗਠਨ ਬਾਇਓ ਪ੍ਰੋਡਕਟਸ ਨੂੰ ਤਿਆਰ ਕਰਨ ਚ ਇਨ੍ਹਾਂ ਮਹਿਲਾਵਾਂ ਦੀ ਮਦਦ ਕਰਦਾ ਹੈ ਇਨ੍ਹਾਂ ਦੁਆਰਾ ਬਣਾਏ ਗਏ ਬਾਇਓ ਫਰਟੀਲਾਇਜ਼ਰ ਤੇ ਬਾਇਓ ਪੈਸਟੀਸਾਈਡ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ ਅੱਜ ਆਲ਼ੇਦੁਆਲ਼ੇ ਦੇ ਪਿੰਡਾਂ ਦੇ 6 ਹਜ਼ਾਰ ਤੋਂ ਜ਼ਿਆਦਾ ਕਿਸਾਨ ਇਨ੍ਹਾਂ ਤੋਂ ਬਾਇਓ ਪ੍ਰੋਡਕਟਸ ਖਰੀਦ ਰਹੇ ਹਨ ਇਸ ਨਾਲ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਇਨ੍ਹਾਂ ਮਹਿਲਾਵਾਂ ਦੀ ਆਮਦਨ ਵਧੀ ਹੈ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਬਿਹਤਰ ਹੋਈ ਹੈ

ਸਾਥੀਓ ਪਦਮ ਸਨਮਾਨ ਹਾਸਲ ਕਰਨ ਵਾਲਿਆਂ ਚ ਹਰ ਕਿਸੇ ਦਾ ਯੋਗਦਾਨ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਨ ਵਾਲਾ ਹੈ ਇਸ ਵਾਰ ਸਨਮਾਨ ਹਾਸਲ ਕਰਨ ਵਾਲਿਆਂ ਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਸ਼ਾਸਤਰੀ ਨ੍ਰਿਤ ਸ਼ਾਸਤਰੀ ਸੰਗੀਤ ਲੋਕ ਨ੍ਰਿਤ ਥੀਏਟਰ ਅਤੇ ਭਜਨ ਦੀ ਦੁਨੀਆ ਚ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ ਪ੍ਰਾਕ੍ਰਿਤ ਮਾਲਵੀ ਅਤੇ ਲੰਬਾਡੀ ਭਾਸ਼ਾ ਚ ਬਹੁਤ ਹੀ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਵੀ ਇਹ ਸਨਮਾਨ ਦਿੱਤਾ ਗਿਆ ਹੈ ਵਿਦੇਸ਼ ਦੇ ਵੀ ਕਈ ਲੋਕਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਨ੍ਹਾਂ ਦੇ ਕੰਮਾਂ ਨਾਲ ਭਾਰਤੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਨਵੀਂ ਉਚਾਈ ਮਿਲ ਰਹੀ ਹੈ ਇਨ੍ਹਾਂ ਚ ਫਰਾਂਸ ਤਾਇਵਾਨ ਮੈਕਸੀਕੋ ਅਤੇ ਬੰਗਲਾਦੇਸ਼ ਦੇ ਨਾਗਰਿਕ ਵੀ ਸ਼ਾਮਿਲ ਹਨ
ਸਾਥੀਓ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪਿਛਲੇ ਇੱਕ ਦਹਾਕੇ ਚ ਪਦਮ ਸਨਮਾਨ ਦਾ ਸਿਸਟਮ ਪੂਰੀ ਤਰ੍ਹਾਂ ਨਾਲ ਬਦਲ ਚੁੱਕਿਆ ਹੈ ਹੁਣ ਇਹ ਪੀਪਲਸ ਪਦਮ ਬਣ ਚੁੱਕਿਆ ਹੈ ਪਦਮ ਸਨਮਾਨ ਦੇਣ ਦੀ ਵਿਵਸਥਾ ਵਿੱਚ ਕਈ ਤਬਦੀਲੀਆਂ ਵੀ ਹੋਈਆਂ ਹਨ ਹੁਣ ਇਨ੍ਹਾਂ ਲੋਕਾਂ ਕੋਲ ਖ਼ੁਦ ਨੂੰ ਵੀ ਨੋਮੀਨੇਟ ਕਰਨ ਦਾ ਮੌਕਾ ਰਹਿੰਦਾ ਹੈ ਇਹੀ ਕਾਰਣ ਹੈ ਕਿ ਇਸ ਵਾਰ 2014 ਦੀ ਤੁਲਨਾ ਚ 28 ਗੁਣਾਂ ਜ਼ਿਆਦਾ ਨੋਮੀਨੇਸ਼ਨ ਪ੍ਰਾਪਤ ਹੋਏ ਹਨ ਇਸ ਤੋਂ ਪਤਾ ਲਗਦਾ ਹੈ ਕਿ ਪਦਮ ਸਨਮਾਨ ਦਾ ਵੱਕਾਰ ਉਸ ਦੀ ਭਰੋਸੇਯੋਗਤਾ ਉਸ ਦੇ ਪ੍ਰਤੀ ਸਨਮਾਨ ਹਰ ਸਾਲ ਵਧਦਾ ਜਾ ਰਿਹਾ ਹੈ ਮੈਂ ਪਦਮ ਸਨਮਾਨ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਨੂੰ ਫਿਰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ

ਮੇਰੇ ਸਾਥੀਓ ਜਦੋਂ ਆਯੁਸ਼ ਚਿਕਿਤਸਾ ਪੱਧਤੀ ਦੀ ਗੱਲ ਕਰ ਰਿਹਾ ਹਾਂ ਤਾਂ ਮੇਰੀਆਂ ਅੱਖਾਂ ਸਾਹਮਣੇ ਯਾਨੁੰਗ ਜਾਮੋਹ ਲੈਗੋਕੀ ਦੀ ਤਸਵੀਰ ਆ ਰਹੀ ਹੈ ਸੁਸ਼੍ਰੀ ਯਾਨੁੰਗ ਅਰੁਣਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਹਰਬਲ ਮੈਡੀਕਲ ਮਾਹਿਰ ਹਨ ਇਨ੍ਹਾਂ ਨੇ ਆਦਿ ਜਨਜਾਤੀ ਦੀ ਪਰੰਪਰਾਗਤ ਇਲਾਜ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਲਈ ਵੀ ਕਾਫੀ ਕੰਮ ਕੀਤਾ ਹੈ ਇਸ ਯੋਗਦਾਨ ਲਈ ਉਨ੍ਹਾਂ ਨੂੰ ਇਸ ਵਾਰ ਪਦਮ ਸਨਮਾਨ ਵੀ ਦਿੱਤਾ ਗਿਆ ਹੈ ਇਸੇ ਤਰ੍ਹਾਂ ਇਸ ਵਾਰ ਛੱਤੀਸਗੜ੍ਹ ਦੇ ਹੇਮਚੰਦ ਮਾਂਝੀ ਨੂੰ ਵੀ ਪਦਮ ਸਨਮਾਨ ਮਿਲਿਆ ਹੈ ਵੈਦ ਰਾਜ ਹੇਮਚੰਦ ਮਾਂਝੀ ਵੀ ਆਯੁਸ਼ ਇਲਾਜ ਪ੍ਰਣਾਲੀ ਦੀ ਮਦਦ ਨਾਲ ਲੋਕਾਂ ਦਾ ਇਲਾਜ ਕਰਦੇ ਹਨ ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਗ਼ਰੀਬ ਮਰੀਜ਼ਾਂ ਦੀ ਸੇਵਾ ਕਰਦੇ ਹੋਏ ਉਨ੍ਹਾਂ ਨੂੰ 5 ਦਹਾਕਿਆਂ ਤੋਂ ਜ਼ਿਆਦਾ ਸਮਾਂ ਹੋ ਰਿਹਾ ਹੈ ਸਾਡੇ ਦੇਸ਼ ਚ ਆਯੁਰਵੇਦ ਅਤੇ ਹਰਬਲ ਮੈਡੀਸਿਨ ਦਾ ਜੋ ਖਜ਼ਾਨਾ ਲੁਕਿਆ ਹੈ ਉਸ ਦੀ ਸੁਰੱਖਿਆ ਚ ਸੁਸ਼੍ਰੀ ਯਾਨੁੰਗ ਅਤੇ ਹੇਮਚੰਦ ਜੀ ਵਰਗੇ ਲੋਕਾਂ ਦੀ ਵੱਡੀ ਭੂਮਿਕਾ ਹੈ

ਮੇਰੇ ਪਿਆਰੇ ਦੇਸ਼ਵਾਸੀਓ ਇਸੇ 25 ਜਨਵਰੀ ਨੂੰ ਅਸੀਂ ਸਾਰਿਆਂ ਨੇ ਨੈਸ਼ਨਲ ਵੋਟਰਸ ਡੇ ਮਨਾਇਆ ਹੈ ਇਹ ਸਾਡੀਆਂ ਗੌਰਵਮਈ ਲੋਕਤਾਂਤਰਿਕ ਪ੍ਰੰਪਰਾਵਾਂ ਲਈ ਇੱਕ ਅਹਿਮ ਦਿਨ ਹੈ ਅੱਜ ਦੇਸ਼ ਵਿੱਚ ਤਕਰੀਬਨ 96 ਕਰੋੜ ਵੋਟਰ ਹਨ ਤੁਸੀਂ ਜਾਣਦੇ ਹੋ ਇਹ ਅੰਕੜਾ ਕਿੰਨਾ ਵੱਡਾ ਹੈ ਇਹ ਅਮਰੀਕਾ ਦੀ ਕੁਲ ਆਬਾਦੀ ਤੋਂ ਵੀ ਤਕਰੀਬਨ ਤਿੰਨ ਗੁਣਾਂ ਹੈ ਇਹ ਪੂਰੇ ਯੂਰਪ ਦੀ ਕੁਲ ਆਬਾਦੀ ਤੋਂ ਵੀ ਕਰੀਬ ਡੇਢ ਗੁਣਾਂ ਹੈ ਜੇ ਚੋਣ ਕੇਂਦਰਾਂ ਦੀ ਗੱਲ ਕਰੀਏ ਤਾਂ ਦੇਸ਼ ਚ ਅੱਜ ਉਨ੍ਹਾਂ ਦੀ ਗਿਣਤੀ ਕਰੀਬ ਸਾਢੇ 10 ਲੱਖ ਹੈ ਭਾਰਤ ਦਾ ਹਰ ਨਾਗਰਿਕ ਆਪਣੇ ਲੋਕਤਾਂਤਰਿਕ ਅਧਿਕਾਰ ਦਾ ਇਸਤੇਮਾਲ ਕਰ ਸਕੇ ਇਸ ਦੇ ਲਈ ਸਾਡਾ ਚੋਣ ਕਮਿਸ਼ਨ ਅਜਿਹੀਆਂ ਥਾਵਾਂ ਤੇ ਵੀ ਪੋਲਿੰਗ ਬੂਥ ਬਣਵਾਉਂਦਾ ਹੈ ਜਿੱਥੇ ਸਿਰਫ਼ ਇੱਕ ਵੋਟਰ ਹੋਵੇ ਮੈਂ ਚੋਣ ਕਮਿਸ਼ਨ ਦੀ ਸ਼ਲਾਘਾ ਕਰਨਾ ਚਾਹਾਂਗਾ ਜਿਸ ਨੇ ਦੇਸ਼ ਚ ਲੋਕਤਾਂਤਰਿਕ ਕਦਰਾਂਕੀਮਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਹਨ

ਮੇਰੇ ਪਿਆਰੇ ਦੇਸ਼ਵਾਸੀਓ ਅੱਜ 28 ਜਨਵਰੀ ਨੂੰ ਭਾਰਤ ਦੀਆਂ ਦੋ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੀ ਜਨਮ ਜਯੰਤੀ ਵੀ ਹੁੰਦੀ ਹੈ ਜਿਨ੍ਹਾਂ ਨੇ ਵੱਖਵੱਖ ਦੌਰ ਚ ਦੇਸ਼ ਭਗਤੀ ਦੀ ਮਿਸਾਲ ਕਾਇਮ ਕੀਤੀ ਹੈ ਅੱਜ ਦੇਸ਼ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਲਾਲਾ ਜੀ ਸੁਤੰਤਰਤਾ ਸੰਗ੍ਰਾਮ ਦੇ ਇੱਕ ਅਜਿਹੇ ਸੈਨਾਨੀ ਰਹੇ ਜਿਨ੍ਹਾਂ ਨੇ ਵਿਦੇਸ਼ੀ ਸ਼ਾਸਨ ਤੋਂ ਮੁਕਤੀ ਦਿਵਾਉਣ ਲਈ ਆਪਣੀ ਜਾਨ ਵਾਰ ਦਿੱਤੀ ਲਾਲਾ ਜੀ ਦੇ ਵਿਅਕਤੀਤਵ ਨੂੰ ਸਿਰਫ਼ ਆਜ਼ਾਦੀ ਦੀ ਲੜਾਈ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ ਉਹ ਬਹੁਤ ਦੂਰਦਰਸ਼ਨ ਸਨ ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਕਈ ਹੋਰ ਸੰਸਥਾਵਾਂ ਦੇ ਨਿਰਮਾਣ ਚ ਅਹਿਮ ਭੂਮਿਕਾ ਨਿਭਾਈ ਸੀ ਉਨ੍ਹਾਂ ਦਾ ਉਦੇਸ਼ ਸਿਰਫ਼ ਵਿਦੇਸ਼ੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਹੀ ਨਹੀਂ ਸਗੋਂ ਦੇਸ਼ ਨੂੰ ਆਰਥਿਕ ਮਜ਼ਬੂਤੀ ਦੇਣ ਦਾ ਵਿਜ਼ਨ ਵੀ ਉਨ੍ਹਾਂ ਦੇ ਚਿੰਤਨ ਦਾ ਅਹਿਮ ਹਿੱਸਾ ਸੀ ਉਨ੍ਹਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਬਲੀਦਾਨ ਨੇ ਭਗਤ ਸਿੰਘ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ ਅੱਜ ਫੀਲਡ ਮਾਰਸ਼ਲ ਕੇ
ਕਰੀਯੱਪਾ ਜੀ ਨੂੰ ਵੀ ਸ਼ਰਧਾਪੂਰਵਕ ਨਮਨ ਕਰਨ ਦਾ ਦਿਨ ਹੈ ਉਨ੍ਹਾਂ ਨੇ ਇਤਿਹਾਸ ਦੇ ਮਹੱਤਵਪੂਰਨ ਦੌਰ ਚ ਸਾਡੀ ਫ਼ੌਜ ਦੀ ਅਗਵਾਈ ਕਰਕੇ ਸਾਹਸ ਅਤੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਸੀ ਸਾਡੀ ਫ਼ੌਜ ਨੂੰ ਸ਼ਕਤੀਸ਼ਾਲੀ ਬਣਾਉਣ ਚ ਉਨ੍ਹਾਂ ਦਾ ਮਹੱਤਵਪੂਰਣ ਯੋਗਦਾਨ ਹੈ

ਸਵੀਮਿੰਗ ਪੈਨਚਾਕਸਿਲਾਟ ਮਲਖੰਭ ਬੀਚ ਵਾਲੀਬਾਲ ਬੀਚ ਕਬੱਡੀ ਬੀਚ ਸੋਕਰ ਅਤੇ ਬੀਚ ਬਾਕਸਿੰਗ ਜਿਹੇ ਕੰਪੀਟੀਸ਼ਨ ਹੋਏ ਇਨ੍ਹਾਂ ਚ ਹਰ ਪ੍ਰਤੀਯੋਗੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਭਰਪੂਰ ਮੌਕਾ ਮਿਲਿਆ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਟੂਰਨਾਮੈਂਟ ਚ ਅਜਿਹੇ ਰਾਜਾਂ ਤੋਂ ਵੀ ਬਹੁਤ ਸਾਰੇ ਖਿਡਾਰੀ ਆਏ ਜਿਨ੍ਹਾਂ ਦਾ ਦੂਰਦੂਰ ਤੱਕ ਸਮੁੰਦਰ ਨਾਲ ਕੋਈ ਨਾਤਾ ਨਹੀਂ ਹੈ ਇਸ ਟੂਰਨਾਮੈਂਟ ਚ ਸਭ ਤੋਂ ਜ਼ਿਆਦਾ ਮੈਡਲ ਵੀ ਮੱਧ ਪ੍ਰਦੇਸ਼ ਨੇ ਜਿੱਤੇ ਜਿੱਥੇ ਕੋਈ ਸੀ
ਬੀਚ ਨਹੀਂ ਹੈ ਖੇਡਾਂ ਦੇ ਪ੍ਰਤੀ ਇਹੀ ਟੈਂਪਰਾਮੈਂਟ ਕਿਸੇ ਵੀ ਦੇਸ਼ ਨੂੰ ਸਪੋਰਟਸ ਦੀ ਦੁਨੀਆ ਦਾ ਸਰਤਾਜ ਬਣਾਉਂਦਾ ਹੈ